ਆਉਣਾ ਉਹਨੇ ਤੁਰਕੇ ਓਦੋਂ ਕਿਤੇ ਸਾਧਨ ਸੂਦਨ ਹੁੰਦੇ ਸੀ। ਆਹ ਤੁਰਕੇ ਆਉਂਦਾ ਰਿਹਾ ਵਾ ਇਹ ਵੀ ਤੁਰਕੇ ਜਾਂਦੀਆਂ ਰਹੀਆਂ ਵਾਂ। ਹੱਥ ਚ ਖੂੰਡੀ ਫੜੀ ਹੋਣੀ ਤੇ ਇੱਕ ਜੇ ਕਿਤੇ ਰਹਿਣਾ ਇੱਕ ਦੋ ਰਾਤ ਤੇ ਉਹ ਗੱਠੜੀ ਜਿਹੀ ਬੰਨ ਲੈਣੀ। ਕੱਪੜੇ ਝੋਲਾ ਜਿਹਾ ਤਾ ਝੋਲਾ ਜਿਹਾ ਗੱਠੜੀ ਚ ਬੰਨ੍ਹਿਆ ਹੋਣਾ ਸੀ। ਓਦਾਂ ਕੱਪੜੇ ਦੇ ਵਿਚ ਈ ਬੰਨ ਲੈਂਦੇ ਸੀ। ਗੰਢ ਜਿਹੀ ਬੰਨ ਲੈਂਦੇ ਸੀ ਗੱਠੜੀ ਦੀ। ਪਾਇਆ ਹੁੰਦਾ ਸੀ ਨਾ ਗੱਲ ਚ ਉਹਦੇ ਵਿਚ ਈ ਇਨ੍ਹਾਂ ਨੇ ਕਰਨਾ ਕੀ ਉਹਦੇ ਚ ਈ ਕੱਪੜੇ ਪਾ ਲੈਣੇ ਤੇ ਉਹੀ ਪਿੱਛੇ ਮਾਰ ਲੈਣਾ।

ਊਂ ਮੈਂ ਗੱਲ ਕਰਨ ਡਿਆਂ ਸੀ ਵੀ ਹੁਣ ਇਨ੍ਹਾਂ ਦੀ ਫਿਰ ਉਹੋ ਜਿਹੀ ਨਿੱਭਦੀ ਨਈਂ ਹੈਗੀ। ਅੱਛਾ ਨਿੱਭਦੀ ਨਈਂ ਹੈ? ਨਿਭਦੀ ਐ ਪਰ ਏਦਾਂ ਈ ਮਤਲਬ ਜਾਂ ਤਾਂ ਉਹ ਇੱਥੇ ਰਹਿੰਦੀ ਐ ਆਪਣੇ ਪੇਕੇ ਰਹਿੰਦੀ ਐ ਜਸੜਵਾਲ ਈ ਆ ਕੇ। ਸ਼ੱਕ ਸ਼ੁੱਕ ਕਰਦੇ ਹੋਣੇ ਇੱਕ ਦੂਜੇ ਤੇ।

ਏਦਾਂ ਈ ਬਸ ਉਹ ਪਤਾ ਹੁਣ ਮੈਨੂੰ ਤੇ ਇੱਕ ਵਾਰੀ ਇਨ੍ਹਾਂ ਦੀ ਲੜਾਈ ਵੀ ਹੋ ਗਈ ਵਿਚ ਦੀ

ਹਮ ਉਹਦੀ ਮਾਂ ਉਹਦੇ ਮਤਲਬ ਭਰਾ ਗਏ ਆ ਨਾ ਕੁੜੀ ਦੇ ਭਰਾ ਗਏ ਦੋਵੇਂ ਬਾਹਰ ਗਏ ਆ ਕੁਬੇਤ ਚ।

ਤੇ ਦਾਜ ਵੀ ਦਿੱਤੇ ਆ ਚਲੋ ਰੱਬ ਦੀ ਮਿਹਰ ਆ ਪੈਸੇ ਪੂਸੇ ਵਾਹ ਵਾਹ ਕਮਾਉਣ ਡੇ ਸੱਤਰ ਸੱਤਰ ਅੱਸੀ ਅੱਸੀ ਹਜਾਰ ਰੁਪਇਆ ਕਮਾਉਂਦੇ ਕੱਲ੍ਹਾ ਕੱਲ੍ਹਾ।

ਕਹਿਣ ਦਾ ਮਤਲਬ ਕਿ ਡੇਢ ਕੁ ਲੱਖ ਰੁਪਇਆ ਆਉਣ ਡਿਆ ਮਹੀਨੇ ਦਾ ਉਨ੍ਹਾਂ ਦੇ ਘਰ ਦੋਵਾਂ ਜਾਣਿਆ ਦਾ ਦੋਵਾਂ ਮੁੰਡਿਆਂ ਦਾ।

ਤੇ ਇਹਦੀ ਮਾਂ ਕਿਤੇ ਕਹਿੰਦੀ ਹੋਊਗੀ ਮੈਂ ਵੀ ਸੁਣੀ ਆ ਗੱਲ ਹੁਣ ਪਤਾ ਤੇ ਮੈਨੂੰ ਵੀ ਨਈਂ.

ਕਸ਼ਮੀਰੋ ਕਿਤੇ ਕਹਿੰਦੀ ਵੀ ਪਹਿਲਾਂ ਤਾਂ ਤੇਰੇ ਮਾਂ ਪਿਓ ਬੜਾ ਕੁਛ ਕਹਿੰਦੇ ਸੀ ਕਿ ਆਪਾਂ ਬੜਾ ਦਾਜ ਦੇਣਾ ਵਾਂ ਉਹ ਦੇਣਾ ਜਿਹ ਦੇਣਾ ਵਾਂ।

ਤੇ ਹੁਣ ਵਿਚ ਕੱਲ੍ਹਾ ਮੋਟਰ ਸਾਈਕਲ ਜਿਹਾ ਦਿੱਤਾ ਵਾ ਉਹ ਕੁੜੀ ਕਿਤੇ ਕਹਿੰਦੀ ਸੀ ਵੀ ਮੈਂ ਕੀ ਕਰਾਂ। ਵੀ ਉਨ੍ਹਾਂ ਦੇਖ ਕੇ ਹਿਸਾਬ ਕਿਤਾਬ ਵੇਖ ਕੇ ਤੇ ਫਿਰ ਈ ਦਾਜ ਦੇਣਾ ਇੱਕ ਵਾਰ ਥੋੜੀ ਨਾ ਤੁਹਾਡਾ ਮਤਲਬ ਘਰ ਭਰ ਦੇਣਾ ਵਾਂ।

ਹਾਂ ਕਸ਼ਮੀਰੋਂ ਹੁਣੀ ਕਹਿੰਦੇ ਦਾਜ ਦੂਜ ਵਲੋਂ ਕਹਿੰਦੇ। ਮੈਂ ਵੀ ਸੁਣੀ ਆ ਗੱਲ ਮੈਨੂੰ ਉਹਨੇ ਕਿਹਾ ਮਾਸੀ ਨੇ ਕੁੜੀ ਦੀ ਜਿਹੜੀ ਮਾਂ ਐ ਮੈਨੂੰ ਉਹਨੇ ਕਿਹਾ ਕਿ ਇਹ ਦਾਜ ਦੂਜੇ ਮੰਗਦੇ ਆ। ਕਹਿੰਦੇ ਵੀ ਝੁੰਗੇ ਚ ਸਾਨੂੰ ਮੋਟਰ ਸਾਈਕਲ ਦਿੱਤਾ ਵਾ ਤੇ ਪਹਿਲੇ ਤੇ ਕਹਿੰਦੇ ਸੀ ਤੁਹਾਡਾ ਘਰ ਭਰਦਾਂਗੇ ਉਹ ਆ ਯੇਹ ਵਾ ਕਹਿੰਦੇ ਹੁਣ ਕੁਛ ਵੀ ਨਈਂ ਮੈਂ ਕਿਹਾ ਚਲੋ ਆਪਾਂ ਕੀ ਕਹਿ ਸਕਦੇ ਆਂ। ਮੈਂ ਕਿਹਾ ਮੈਂ ਤੇ ਹੁਣ ਕੁੱਛ ਨਈਂ ਬੋਲ ਸਕਦਾ। ਸਤਿ ਸ਼੍ਰੀ ਅਕਲ ਜੀ ਅੱਜ ਮੈਂ ਤੁਹਾਨੂੰ ਇਕ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸਦਾ ਨਾਂ ਹੈ ਰਾਜ ਦੀ ਗੱਲ ਅੱਜ ਦੀ ਤੇਜ ਰਫਤਾਰ ਜਿੰਦਗੀ ਵਿਚ ਤਣਾਅ ਇੰਨਾ ਵੱਧ ਗਿਆ ਹੈ ਕਿ ਕਿਸੇ ਕੋਲ ਕਿਸੇ ਨਾਲ ਖੁਲ ਕੇ ਗੱਲ ਕਰਨ ਦਾ ਵੇਹਲ ਹੀ ਨਹੀਂ ਹਰ ਬੰਦਾ ਹਰ ਵੇਲੇ ਕਾਹਲ ਵਿਚ ਰਹਿੰਦਾ ਹੈ ਅਤੇ ਇਸ ਮਾਹੌਲ ਵਿਚ ਹਾਸਾ ਤਾ ਸਾਡੀ ਜਿੰਦਗੀ ਤੋਂ ਖੱਭ ਲਗਾ ਕੇ ਉੱਡ ਗਿਆ ਹੈ ਪੁਰਾਣੇ ਜਮਾਨੇ ਵਿਚ ਲੋਕ ਦੁੱਖ ਸੁੱਖ ਸਾਂਝੇ ਕਰਦੇ ਅਤੇ ਉੱਚੀ ਉੱਚੀ ਹਸੱਦੇ ਉਹ

ਅੱਜ ਕਲ ਪੜ੍ਹੇ ਲਿਖੇ ਲੋਕ ਖੁਲ੍ਹਾ ਖਾ ਕੇ ਖੁਲ ਕੇ ਹਸਣਾ ਤੋਂ ਤਹਿਜੀਵ ਦੀ ਉਲਟ ਸਮਝਦੇ ਹਨ ਵੱਡੇ ਲੋਕ ਤਾ ਮੁਸੱਕੁਰਾਂਦੇ ਵੀ ਬੜੀ ਮੁਸ਼ਕਿਲ ਨਾਲ ਤੇ ਉਹ ਸੋਚਦੇ ਹਨ ਕਿ ਜਿੰਦਗੀ ਦਿਲਜਿਵੇ ਅਤੇ ਤਣਾਅ ਹੀ ਏਨੇ ਵੱਧ ਗਏ ਹਨ ਕਿ ਬੱਸ ਕਿਸੇ ਕੋਲ ਵੇਹਲ ਹੈ ਹੱਸਣ ਦੀ ਜਾ ਮੁਸਕੁਰਾਉਣ ਦੀ ਬਾਈ ਇਸ ਲਈ ਕੋਈ ਫਾਲਤੂ ਸਮਾਂ ਕੱਢਣ ਦੀ ਲੋੜ ਹੀ ਨਹੀਂ ਰੋਜ ਮਰਾ ਦੇ ਜਿੰਦਗੀ ਦੇ ਸਾਰੇ ਵੱਜ ਮੁਸਕੁਰਾਉਂਦੇ ਹੋਏ ਖਿੜੇ ਮੱਥੇ ਲੱਭਦੇ ਤਾ ਜਿੰਦਗੀ ਜਿਉਣ ਦਾ ਮਤਲਬ ਹੀ ਬਦਲ ਜਾਂਦਾ

ਇਹ ਕਹਾਵਤ ਹੈ ਹਸੋ ਤਾ ਦੁਨੀਆਂ ਤੁਹਾਡੇ ਨਾਲ ਹਸਦੀ ਹੈ ਰੋਵੋਗੇ ਤਾ ਇਕਲੇ ਹੀ ਰੋਵੋਗੇ ਜੇਕਰ ਤੁਸੀਂ ਹੱਸਦੇ ਹੋ ਤਾ ਸਾਰੀ ਦੁਨੀਆਂ ਤੁਹਾਡੇ ਨਾਲ ਖੁਸ਼ ਹੁੰਦੀ ਹੈ ਅਗਰ ਤੁਸੀਂ ਰੋਂਦੇ ਓ ਤਾ ਸਾਰੀ ਦੁਨੀਆਂ ਨਾ ਨੂੰ ਕੋਈ ਫਰਕ ਨਹੀਂ ਪੈਂਦਾ ਮੁਸਕੁਰਾਹਟ ਤਾ ਪ੍ਰਮਾਤਮਾ ਵਲੋਂ ਦਿਤਾ ਗਿਆ ਜਿੰਦਗੀ ਦਾ ਉਹ ਇਕ ਅਨਮੋਲ ਤੋਹਫ਼ਾ ਹੈ ਇਹ ਦੁਨੀਆਂ ਤਾ ਮੁਸੱਕੁਰਾਂਦੇ ਹੋਏ ਚੇਹਰਿਆਂ ਦੀ ਗਾਹਕ ਹੈ ਕਿਸੇ ਨੂੰ ਮਿਲਦੇ ਸਮੇ ਖੁਸ਼ੀ ਨਾਲ ਮਿਲੋ ਕੋਈ ਕਈ ਲੋਕ ਇੰਨੇ ਖੁਸ਼ਮਿਜ਼ਾਜ਼ ਹੁੰਦੇ ਹਨ ਕਿ ਉਦਾਸ ਚੇਹਰਿਆਂ ਕੋਲੋਂ ਲੰਘਦੇ ਹੋਏ ਵੀ ਕੋਈ ਛੋਟਾ ਜੇਹਾ ਮਜਾਕ ਕਰਦੇ ਕਰਕੇ ਓਹਨਾ ਨੂੰ ਹਸਾ ਦਿੰਦੇ ਹਨ ਇਹੋ ਜਿਹੇ ਲੋਕਾਂ ਨੂੰ ਬਾਰ ਬਾਰ ਮਿਲਣ ਦਾ ਮਨ ਕਰਦਾ ਹੈ ਪਰ ਇਸ ਦੇ ਉਲਟ ਕਈਆਂ ਦੇ ਚੇਹਰੇ ਉੱਜੜੇ ਖੰਡਰਾਂ ਵਾਂਗ ਹਮ ਵਰਗੇ ਹੁੰਦੇ ਹਨ ਜਿਨ੍ਹਾਂ ਤੋਂ ਸਾਰੇ ਪਾਸਾ ਵੱਟ ਕੇ ਲੰਘਣ ਦੀ ਕੋਸ਼ਿਸ਼ ਕਰਦੇ ਹਨ ਤੁਸੀਂ ਸੋਚਦੇ ਹੋਵੋਗੇ ਕਿ ਓਹੀ ਬੰਦਾ ਖੁਸ਼ ਰਹਿ ਸਕਦਾ ਹੈ ਜਿਸ ਨੂੰ ਕੋਈ ਦੁੱਖ ਨਾ ਹੋਵੇ

ਗੁਰਬਾਣੀ ਵਿਚ ਵੀ ਆਉਂਦਾ ਹੈ ਨਾਨਕ ਦੁਖੀਆਂ ਸੱਭ ਸੰਸਾਰਾਂ ਦੁੱਖ ਤੋਂ ਬਾਦ ਸੁਖ ਜਰੂਰ ਆਏਗਾ ਜੀਓ ਸੋ ਜੇਕਰ ਦੁੱਖ ਦਾ ਮੁਸੀਬਤ ਜਿੰਦਗੀ ਵਿਚ ਆ ਰਹੀ ਹੈ ਤਾ ਉਸ ਦਾ ਮੁਕਾਬਲਾ ਖੜ੍ਹੇ ਮਿ ਖਿੜੇ ਮੱਥੇ ਅਤੇ ਹੌਸਲੇ ਨਾਲ ਕੀਤਾ ਜਾਵੇ ਤਾ ਉਹ ਛੇਤੀ ਭੱਜਣ ਲਈ ਮਜਬੂਰ

ਦੁੱਖ ਰੂਪੀ ਚਿੰਤਾ ਅਤੇ ਚਿਖਾ ਬਣਨ ਬਨਣ ਦਿੰਦੀ ਹੈ ਅਤੇ ਖੁਸ਼ ਰਹਿਣ ਵਾਲੀ ਲਈ ਖੁਸ਼ ਰਹਿਣ ਦੀ ਲੋੜ ਹੈ ਆਪਣੀ ਸੋਚ ਨੂੰ ਹਾਂ ਪੱਕੀ ਬਣਾਉਣ ਦੀ

ਇਕ ਵਾਰੀ ਉਸਦਾ Accident ਹੋ ਗਿਆ ਉਸ Accident ਵਿਚ ਬੋਹੋਤ ਭਿਆਨਕ ਸੀ ਉਸ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਡਾਕਟਰਾਂ ਨੂੰ ਉਸਦੀ ਇਕ ਲੱਤ ਕੱਟਣੀ ਪਈ ਪਿੰਡ ਵਾਲੇ ਹਸਪਤਾਲ ਵਿਚ ਉਸਦੀ ਖ਼ਬਰ ਲੈਣ ਗਏ ਤਾ ਕਹਿਣ ਲਗੇ ਕਿਊ ਬਾਬਾ ਜੀ ਹੁਣ ਵੀ ਚੰਗਾ ਹੋਇਆ ਦਾ ਅਗੇ ਉਸਨੇ ਹੱਸ ਕੇ ਜਵਾਬ ਦਿੱਤਾ ਹਾਂ ਬਈ ਚੰਗਾ ਹੀ ਹੋਇਆ ਹੁਣ ਮੈਂ ਜੁੱਤੀ ਇਕ ਪੈਰ ਵਿਚ ਹੀ ਬਣਾਊਂਗਾ ਬਣਾਂਉਣੀ ਪਊ ਤੇ ਇਕ ਪੈਰ ਚ ਹੀ ਪਾਨੀ ਪਊ ਭਾਵੇਂ ਸਾਰੇ ਸੰਸਾਰ ਦੁੱਖਾਂ ਦਾ ਘਰ ਹੈ ਪਰ ਹਰ ਇਕ ਦੀ ਜਿੰਦਗੀ ਵਿਚ ਕੋਈ ਨਾ ਕੋਈ ਕੁਝ ਨਾ ਕੁਝ ਤਾ ਪਲ ਖੁਸ਼ੀ ਦੇ ਹੁੰਦੇ ਹੀ ਹਨ ਜਿਨ੍ਹਾਂ ਨੂੰ ਯਾਦਾਂ ਕਰਕੇ ਮੁਸਕੁਰਾਇਆ ਜਿਨ੍ਹਾਂ ਨੂੰ ਯਾਦਾਂ ਕਰਕੇ ਮੁਸਕੁਰਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਯਾਦਾਂ ਕਰਕੇ ਮੁਸਕੁਰਾਇਆ ਜਾ ਸਕਦਾ ਹੈ ਅੰਗਰੇਜ਼ੀ ਦੇ ਕਵੀ ਦੇ ਕਵੀ Words Ward ਨੇ ਤਾ ਫੁੱਲਾਂ ਫੁੱਲ ਨੂੰ ਯਾਦ ਕਰਕੇ ਮੁਸਕੁਰਾਨ ਮੁਸਕੁਰਾਇਆ ਕਰਦੇ ਸਨ ਹੁਣ ਤਾ ਡਾਕਟਰਾਂ ਨੇ ਵੀ ਇਹ ਗੱਲ ਮੰਨ ਲਈ ਹੈ ਕਿ ਹੱਸਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਕਈ ਇਹ ਕਈਆਂ ਦਾ ਇਲਾਜ਼ ਹੋ ਸਕਦਾ ਹੈ ਦਿਲ ਦੇ ਮਾਹਿਰ ਡਾਕਟਰਾਂ ਨੇ ਆਪਣੀ Conference ਵਿਚ ਇਹ ਮੰਨ ਮੰਨਿਆ ਹੈ ਕਿ

ਜਿਸ ਨਾਲ ਸਾਰੇ ਅੰਦਰੂਨੀ ਅੰਗ ਬਹੱਤਰ ਨੱਸ ਨਾੜੀਆਂ ਦੀ ਕੁਦਰਤੀ ਵਰ ਵਰਜਿਸ਼ ਹੋ ਜਾਂਦੀ ਹੈ ਹਾਸਾ ਤਾ ਮੁਕਤ ਮੁਫ਼ਤ ਦਾ ਟਾਇਨ ਟੌਨਿਕ ਹੈ ਅਸੀਂ ਪੈਸੇ ਖਰਚ ਕੇ ਮਹਿੰਗਗਿਆ ਡਾਕਟਰਾਂ ਦੀਆ ਦਵਾਈਆਂ ਤਾ ਖਰੀਦ ਲੈਂਦੇ ਹਾਂ ਪਰ ਮੁਫ਼ਤ ਦਾ ਟੌਨਿਕ ਤੋਂ ਲਾਭ ਨਹੀਂ ਉਠਾ ਸਕਦੇ ਹੁਣ ਤਾ ਕਈ ਕਲਬਾਂ ਨੇ ਆਪਣੇ ਯੋਗਾ ਵਿਚ ਯੋਗਾ ਮਾਹਿਰ ਦੇ ਲੋਕਾਂ ਨੂੰ ਅਪਰੁਪਾ ਵਿਚ ਵਸਾ ਕੇ ਤਣਾਅ Sugar Blood Pressure ਵਰਗੀਆਂ ਬਿਮਾਰੀਆਂ ਦਾ ਇਲਾਜ ਵੀ ਸ਼ੁਰੂ ਕੇ ਦਿੱਤਾ ਹੈ ਆਪਣੇ ਅੰਦਰ ਚੰਗੇ ਗੁਣਾ ਨੂੰ ਧਾਰਨ ਕਰਕੇ ਮੇਹਨਤ ਮਿਠਾਸ ਸਰਬ ਸੰਤੋਖ ਸਚਾਈ ਇਮਾਨਦਾਰੀ ਹਮਦਰਦੀ ਵਰਗੇ ਗੁਣਾ ਨਾਲ ਅਸੀਂ ਆਪਣੇ ਚੇਹਰੇ ਤੇ ਰੌਣਕ ਲਿਆ ਸਕਦੇ ਹਾਂ ਜੋ ਬਾਜਾਰੀ Makeup ਆਦਿ ਨਾਲ ਨਹੀਂ ਆ ਸਕਦੀ ਚੇਹਰਾ ਸਾਡੇ ਮਨ ਦਾ ਸ਼ੀਸ਼ਾ ਹੁੰਦਾ ਹੈ ਜੇਕਰ ਮਨ ਠੀਕ ਨਹੀਂ ਤਾ ਚੇਹਰਾ ਵੀ ਉਦਾਸ ਹੋਵੇਗਾ ਜੇਕਰ ਦਿਲ ਖੁਸ਼ ਹੈ ਤਾ ਚੇਹਰਾ ਵੀ ਖਿੜ੍ਹਿਆਂ ਰਹੇਗਾ ਗਾ ਪਰ ਖੁਸ਼ ਰਹਿਣ ਦੇ ਗੁਣ ਨੂੰ ਵੀ ਅੰਦਰ ਵਸਾਉਣ ਲਈ

ਪਰ ਅੱਜ ਦਾ ਇਨਸਾਨ ਆਪਣੇ ਦੁੱਖਾਂ ਨਾਲ ਇੰਨਾ ਦੁਖੀ ਨਹੀਂ ਹੈ ਜਿੰਨਾ ਦੂਸਰਿਆਂ ਨੂੰ ਦੇਖ ਦੇਖ ਕੇ ਦੁਖੀ ਰਿਹਾ ਹੋ ਰਿਹਾ ਹੈ ਹੱਸਣਾ ਦਾ ਮਤਲਬ ਇਹ ਨਹੀਂ ਕਿ ਆਪਣੇ ਅਧਿਆਪਕ ਦੇ ਪੜ੍ਹਾਉਣ ਸਮੇ ਹੱਸੀ ਜਾਓ ਜਾ ਸੜਕ ਤੇ ਤੁਰੇ ਜਾਂਦੇ ਹੱਸੀ ਜਾਓ ਜਾ ਕਿਸੇ ਦੀ ਕਮਜ਼ੋਰੀ ਜਾ ਕਮੀ ਤੇ ਹੱਸੋ ਘਰ ਵਿਚ ਭੈਣਾਂ ਭਰਾਵਾਂ ਨਾਲ ਹੱਸੋ ਪਰਿਵਾਰ ਦੇ ਮੇਮ੍ਬਰਾਂ ਨਾਲ ਹੱਸੋ ਆਪਣੀਆਂ ਛੋਟੀਆਂ ਛੋਟੀਆਂ ਸਭ ਖੁਸ਼ੀਆਂ ਸਬ ਨਾਲ ਸਾਂਝੀਆਂ ਕਰੋ ਆਪਣੇ ਸਾਥੀਆਂ ਨਾਲ ਹੱਸੋ ਪਿਆਰ ਨਾਲ ਰਹੋ ਦੂਜੀਆਂ ਦੀਆ ਖੁਸ਼ੀਆਂ ਵਿਚ ਖੁਸ਼ ਹੋਵੋ ਤੇ ਦੂਜੀਆਂ ਦੀਆ ਖੁਸ਼ੀਆਂ ਵਿਚ ਖੁਸ਼ ਹੋਵੋ ਬੋਹੋਤ ਸਾਰੇ ਬੁਰੇ ਇਨਸਾਨ ਵਿਚ ਵੀ ਕੋਈ ਨਾ ਕੋਈ ਗੁਣ ਜਰੂਰ ਹੋਵੇਗਾ ਤਾ ਓਹਨਾ ਨੂੰ ਦੇਖ ਕੇ ਖੁਸ਼ ਹੋਵੋ ਕਦੇ ਵੀ ਕਿਸੇ ਦੀ ਕਮਜ਼ੋਰੀ ਤੇ ਨਾ ਹੱਸੋ ਸੋ ਹਰ

ਦੱਸੀ ਹੈ ਉਹ ਪ੍ਰਮਾਤਮਾ ਦੀ ਹੋਂਦ ਨੂੰ ਹਰ ਇਨਸਾਨ ਅਤੇ ਕਣ ਕਣ ਵਿਚ ਮੌਜੂਦ ਦਸਿਆ ਗਿਆ ਹੈ ਸੋ ਕੁਦਰਤ ਨੂੰ ਅਤੇ ਆਹ ਰੱਬ ਦੇ ਬਣਾਏ ਇਨਸਾਨਾਂ ਨੂੰ ਪਿਆਰ ਕਰੋ ਖੁਸ਼ ਰਹਿਣ ਦਾ ਗੁਣ ਧਾਰਨ ਕਰੋ ਅਤੇ ਵੈਰ ਵਿਰੋਧ ਕ੍ਰੋਧ ਬਦਲਾ ਝੂਠ ਫਰੇਬ ਈਰਖਾ ਵਰਗੇ ਉਹ ਗੁਣਾਂ ਨੂੰ ਕਦੇ ਨੇੜੇ ਨਾ ਢੁਕਣ ਦਿਓ ਫੇਰ ਦੇਖਣਾ ਇਹ ਜਿੰਦਗੀ ਕਿੰਨੀ ਖੂਬਸੂਰਤ ਬਣ ਜਾਵੇਗੀ